ਕੁਛ ਨੀ ਬਸ ਵੇਹਲੇ

ਵਾਲੇ ਨਾ ਰਿਹਾ ਕਰੋ ਕੋਈ ਕਾਮ ਕੰਮ ਕਰਿਆ ਕਰੋ ਤੁਸੀਂ ਕਿ ਕਾਰਾਂਨਡਿਓ

ਹਾਂ ਹਾਂ ਹਾਂ ਹਾਂ ਥੱਲੇ ਠੰਡ ਲੱਗਦਾ ਆ ਤਾ ਕੋਠੇ ਆਗੀ

ਕਿ ਬਣਾ ਬਣਾ ਅੱਖਗੀ

ਦੇਖਾਨ ਨੂੰ ਹੁਣ ਇਕ ਵਾਰੀ ਖਾਲੀਏ ਤੇ ਦੂਜੀ ਵਾਰੀ ਫੇਰ ਦੇਖਾਗਏ

ਸ਼ਾਮ ਨੂੰ ਹੁਣ ਬਣਾਵੇਗਾ ਮੈਂ ਵੀ ਰਾਤੀ ਉਹ ਕਲ ਬਣਾਏ ਸੀ ਬੇੰਗਨ ਭਰਵੇਂ ਉਹ ਮੁਕ ਗਏ ਆ ਦੁਪਹਿਰ ਨੂੰ ਦਖਦੇ ਆ ਬਣਾਵਗੇ ਕੁਛ ਫਰ ਰੋਟੀ ਕਾਵਾਂਗੇ ਫਰ ਨੂਰ ਨੂੰ ਲੈਣ ਜਾਣਾ ਸਕੂਲ ਤੋਂ

ਟੀਮ ਹੋਨ ਵਾਲਾ ਉਹਦਾ ਵੀ ਕੱਢ ਪੰਜ ਚਾਰੇ ਦੇ ਅਨੇ

ਨਾ ਹੀ ਨੂਰ ਨੂੰ ਨੀ ਛੁਟੀ ਨੂਰ ਨੂੰ ਸਵੇਰੇ ਛੱਡ ਕੇ ਆਏ ਆ

ਦੋ ਸਰਕਾਰੀ ਛੁਟਿਆ ਕਹਿਆ ਉਹਨਾਂ ਨੇ ਆਹੋ ਉਹਨਾਂ ਨੇ ਤੇ ਕਹਿਆ ਸੀ ਸਰਕਾਰੀ ਛੁਟਿਆ ਪਰ ਆ ਨੌਰਮਲ ਆ ਪਰਾਵਿਟ ਸਕੂਲ ਵਾਲੇ ਨਾਇ ਨਾ ਕਰਦੇ ਛੁਟਿਆ

ਆਹੋ ਆ ਨੇ ਰਾਜੇ ਵਾਲਿਆਂ ਤਾ ਨੀ ਕੀਤੀਆਂ ਆਹੋ ਕਈਆਂ ਨੇ ਕੀਤੀਆਂ ਕਾਇਆ ਨੇ ਨੀ ਕੀਤੀਆਂ ਦੀਦੀ ਤੁਸੀਂ ਸਾਡੇ ਘਰ ਵੱਲ ਵੇਖੋ ਦੇਖੋ ਕਿਨੇ ਵਧੀਆ ਅੰਬ ਲਗੇ ਆ ਹੈਂ ਹਰੇ ਹਰੇ ਓਹ ਓਹ ਓਹ ਹਾਂ ਹਾਂ ਛੋਟੇ ਹੀ ਆ ਨਾ ਤੋੜੇ ਤੋੜੇ ਛੋਟੇ ਛੋਟੇ ਆ ਨਾ ਛੋਟੇ ਛੋਟੇ ਥੱਲੇ ਵੱਡੇ ਵੱਡੇ ਉਚੇ ਆ ਅੱਛਾ ਅੱਛਾ ਆਹ ਹੁਣ ਮੈਂ ਕੀਨੇ ਦੀਨਾ ਬਾਅਦ ਪੌੜੀਆਂ ਤੇ ਚੜੀ ਆ ਤੇ ਮੇਰਾ ਧਿਆਨ ਪਿਆ ਤੇ ਏ ਬੂਟਾ ਭਰਿਆ ਪਿਆ ਵਾ ਹੁਣ ਦੇ ਹੈਨੀ ਉਹਨਾਂ ਦੇ ਘਾਟ ਹੀ ਆ

ਆਹੋ ਅੰਬ ਦਾ ਬੂਟਾ ਹੇਗਾ ਵਾ ਪਾਰ ਪਾਣੀ ਨੀ ਨਾ ਪਾਉਂਦੇ ਹੱਦ ਹੋਗੀ ਆ ਓਹਨੂੰ ਪਾਣੀ ਨਾ ਪਾਉਣ ਗਏ ਤਾ ਉਹਨੂੰ ਕਹਿ ਬੂਟਾ ਪੁੱਟ ਕੇ ਸਾਨੂੰ ਇਧਰ ਫੜਾ ਦੇ ਅਸੀਂ ਆਪਿ ਪਾ ਲਿਆ ਕਰਾਗਏ

ਇਹ ਪਤਾ ਕੀਨੀ ਕਰਦਾ ਆ ਕੀਤੇ ਬੱਚਿਆਂ ਵਾਂਗੂ ਭਾਲਦਾ ਬੂਟਿਆਂ ਨੂੰ ਵੀ ਹਰ ਇਕ ਖੁਦਾਈ ਕਰਕੇ ਪਾਣੀ ਈਂ ਦਿੰਦਾ ਵ ਬਹੁਤ ਵਧੀਆ ਸੇਵਾ ਕਰਦਾ ਆ ਫੱਲ ਦਾਰ ਬੂਟਿਆਂ ਦੀ ਤੇ

ਪਾਲਿਆ ਪਾਲਿਆ ਪਿਆ ਸਾਰਾ ਹੈ ਨਾਜਰ ਨਾ ਲਗੇ ਹਰਿਆਲੀ ਨੂੰ ਹਾਰਿਆ ਵ ਪਿਆ ਕੱਚੇ ਆ ਅਬ ਦੇਦੇ ਵੀ ਨਹੀਂ ਹੈਗੀ ਅੱਛਾ ਅੱਛਾ ਹੋਰ ਚੱਲ ਅਚਾਰ ਦੇ ਅੰਬ ਇਹਦੇ ਕੋਲ ਨਾ ਲਿਲੀਏ ਆਪਾ ਆਹੋ ਆਪਣੇ ਘਰ ਵਾਸਤੇ ਤੁਸੀ ਮੈਨੂੰ ਵਿਆਰ ਰੱਖ ਲੈਣਾ ਮੇਰੇ ਲੋਕੋ ਪੈਣਾ ਨੀ ਤੁਸੀਂ ਪਦਿਓ ਅਚਾਰ ਪਾਦਗੀ ਪਾਦਗੀ ਆਉਣ ਤੇ ਸੀ ਅੰਬ

ਮੈਂ ਉਦਣ ਦਾ ਦਿਲ ਵੀ ਕੇ ਲਿਆ ਈ ਆ ਤਾ ਤੇ ਉਦਣ ਦੀ ਖਯਹਿ ਜਾਣੇ ਆ ਹੁਣ ਫੇਰ ਦੇਖਦੇ ਆ ਇਕ ਦੋ ਵਾਰੀ ਫੇਰ ਪੀਹ ਲਾਂਗੇ ਚਟਨੀ ਤੋਹ ਬਿਨਾ ਗੁਜ਼ਾਰਾ ਨੀ ਹੇਗਾ ਗਰਮੀ ਦੀ ਰੋਟੀ ਬੜੀ ਸੋਹਣੀ ਖਾਦੀ ਜਾਂਦੀ ਹੈ

ਨਾ ਨਾ ਨਾ ਲੈਸ ਨੀ ਬਣਦੀ ਅੜਿਆ ਅੰਬੀਆ ਵਾਂਗੂ ਰਹਿੰਦੀ ਚਟਨੀ ਚੱਲ ਲੈਕੇ ਦਿੰਦੀ ਆ ਮੈਨੂੰ ਬਣਾ ਕੇ ਦੇ ਚੰਗਾ ਮੈਂ ਮੇਥਰੇ ਮਥਾਰੇ ਸੌਂਫ ਸੁਨਫ ਪਾ ਕੇ ਸਾਰਾ ਮਸਾਲਾ ਤੇ ਤੜਕਾ ਲੈ ਕੇ ਬਣਦੀ ਆ ਜੀਰੇ ਦਾ

ਘਰੇ ਤੇ ਨੀ ਚਲ ਸ਼ਗੁਣ ਆ ਸ਼ੁਕਰ ਬਣਾ ਵਿਆਹ ਦੇ ਕਰਕੇ ਚਲ ਤੁਸੀਂ ਬਣਾ ਦੀਓ ਮਾਂ ਕੋਈ ਨਾ ਦਿਖਦਾ ਗਏ ਤੈਨੂੰ ਰੌਣਕਾ

ਹਾਂ ਹੋਰ ਬਾਣੀ ਨੀ ਕੀਤੇ ਗੱਲ

ਨਾਹ ਹਜੇ ਨੀ ਆਯਾ ਕਿਸੇ ਦਾ ਸੁਨਿਆਂ

ਗੱਲ ਤੇ ਕਈਆਂ ਨਾਲ ਕੀਤੀ ਹੋਇ ਈ ਹੋਊਗੀ ਗੱਲ ਕਿਸੀ ਕੰਡੇ ਲੱਗੂਗੀ ਤਾ ਦਸਗੀ ਠੀਕ ਹੈ ਭਾਜੀ ਗਏ ਡਿਊਟੀ ਤੇ

ਪ੍ਰਿੰਸ ਦਾ ਫੋਨ ਨੀ ਆਇਆ? ਨਹੀਂ ਪ੍ਰਿੰਸ ਦਾ ਫੋਨ ਨੀ ਆਯਾ ਰਾਤੀ ਆਯਾ ਸੀ ਤਾ ਦੀਦੀ ਆਏ ਸੀ ਡੌਲੀ ਦੀ ਮਮ੍ਮੀ ਆਏ ਸੀ ਤੇ ਗੁੜੀਆ ਆਇ ਸੀ ਤੇ ਉਹਨੂੰ ਮੈਂ ਪ੍ਰਿੰਸ ਨੂੰ ਕਿਹਾ ਪ੍ਰਿੰਸ ਮੈਂ ਤੈਨੂੰ ਬਾਅਦ ਵਿਚ ਕਰਦੀ ਆ ਮੁੜਕੇ ਨਾ ਮੈਂ ਕੀਤਾ ਨਾ ਉਹਦਾ ਆਯਾ

ਹੋਰ ਬਸ ਵਧੀਆ ਬਸ ਵਧੀਆ ਦੁਪਹਿਰ ਦੀ ਸਬਜ਼ੀ ਬਨਾਣ ਦੀ ਕਿ ਸੰਬਾਵਣਾ ਹੈ ਅੱਜ ਤੁਹਾਡੇ ਵਲ ਹੀ ਆਜਾਵਗੇ ਆਜੋ ਅੱਜ ਮੈਂ ਕੜੀ ਦਾ ਸੋਚਣ ਦਈਂ ਆ ਕੜੀ ਬਣਾਉਣੀਆਂ ਬੜੇ ਦਿਨ ਹੋ ਗਏ ਆ

ਮੈਂ ਵੀ ਅੱਜ ਕੜੀ ਬਣਾਉਣੀ ਆ ਇਹਨਾਂ ਨੂੰ ਆਖਣ ਦਇ ਵੇਸਨ ਵੁਸਨ ਲਿਆ ਕੇ ਦੇਦੋ ਦਾਹੀ ਪਿਆ ਆ ਥੋੜਾ ਜਿਹਾ ਦਾਹੀ ਦਾ ਹੀ ਕਾਲਾ ਮਾਲਾ ਕਰਾਂਗੇ ਤੇ ਕੜੀ ਬਨਾਲਾਗੇ ਹੋਰ ਚੀਜ਼ ਦਾ ਦਿਲ ਹੀ ਨੀ ਕਰਦਾ ਕੜੀ ਖੱਟੀ ਖੱਟੀ ਮਾੜੀ ਮੋਟੀ ਚੀਜ਼ ਹੋਵੇ ਚਟਨੀ ਹੋਵੇ ਫੇਰ ਵ ਮੌਸਮ ਇਦਾ ਦਾ ਵ ਇਕ ਤਾ ਮੂੰਹ ਖਰਾਬ ਹੋਏ ਪਾਏ ਆ ਨਾਲੇ ਪਰਸੋ ਇਹਨਾਂ ਨੇ ਅੰਬ ਲਿਆਂਦੇ ਤੇ ਜੀਹ ਜਿਹਾ ਨੀ ਕੀਤਾ ਕੌੜੇ ਕੌੜੇ ਬੁਖਾਰ ਦੇ ਕਰਕੇ ਉਹ ਹਾਂ ਹੋਰ ਹਾਂ ਹਾਂ ਪਾਏ ਆ ਅਮਰੂਦ ਬੜੇ ਸੋਨੇ ਫੁੱਲ ਪਾਏ ਹੋਏ ਆ ਨਾਲ ਬੂਟੇ ਦਾ ਫਾਇਦਾ ਲੈਣਾ ਚਾਹੀਦਾ ਹਾਂ ਕਾਂਡ ਨਾਲ ਬੂਟੀ ਦਾ ਫਾਇਦਾ ਆ ਕੇ ਅਗਲੀ ਨੇ ਗੰਦਾ ਮਾਰ ਮਾਰ ਕੇ ਆਪਣੇ ਪਾਰਲੇ ਪਾਸੇ ਨੂੰ ਕਰ ਲਿਆ ਜਿੰਦਾ ਮੁੜਕੇ ਇੰਦਰ ਨੂੰ ਆਉਣੀਆਂ ਨੀ ਆ ਜਿੰਦਾ ਮਰਜੀ ਆ ਜਿੱਧਰ ਮਰਜੀ ਢਾਲ ਲੋ ਉਹਨੇ ਜਿੱਧਰ ਜਾਣਾ ਜਾਨਾ ਹੀ ਆ ਹੋਰ ਬਸ ਵਧੀਆ ਚਾਲ ਦੇਖਦੇ ਬੀਬੀ ਰਾਣੀ ਨਾਲ ਗੱਲ ਕਿੰਨਾ ਕੁ ਹੋਇਆ ਆ ਕੁਮ ਕੁਮ ਦਾ ਹਿਸਾਬ ਲੈ ਲਈਏ ਮੈਂ ਕਿਹਾ ਕੁਮ ਕੁਮ ਦਾ ਹਿਸਾਬ ਲੈ ਲਈਏ ਕੋਈ

ਚਲੋ ਦੇਖੋ ਕਿ ਬਣਦਾ ਆਹੋ ਇਹ ਤੇ ਹੈ ਹੀ ਹੈ

ਉਤੇ ਹਵਾਂ ਵੀ ਚਾਲ ਦੀ ਆ ਪਾਰ ਧੁੱਪ ਬੜੀ ਆ ਤੁਪ ਸੇਕ ਜਿਹਾ ਪੈਦਾ ਉਤੇ ਜਾਕੇ ਆਇਆ ਹਮ ਨੂਰ ਨੂੰ ਲੈਣ ਜਾਣੀ ਆ ਆਕੇ ਹੱਥ ਪਾਰ ਕੰਬਣ ਲੱਗ ਪਾੜੇ ਨੇ ਏਨੀ ਤੁਪ ਹੁੰਦੀ ਆ ਅੱਜ ਤਾ ਮੌਸਮ ਫਰ ਵੀ ਟਾਡਾ ਵ ਕੁਛ ਰਾਤ ਕੱਢੇ ਹੋਇਆ ਅਜੇ ਜਿਹੜਾ ਮਿਹ ਪਾਈ ਜਾਂਦਾ ਤਾ ਜੇ ਮਿਹ ਮੂੰਹ ਨਾ ਪਾਵੇ ਤਾ ਦਿਨ ਖੁਸ਼ ਹੋਵੇ ਅਨਾ ਸ਼ੱਕ ਪੈਦਾ

ਹੋਰ

ਬਸ ਵਧੀਆ ਵੇਖਦੇ ਆ ਪਰੌਣੇ ਆਏ ਆ ਚਾਹ ਪਾਣੀ ਪਿਆ ਲਈਏ ਹਮ ਵੱਖੋ ਵੱਖੋ

ਨੀਂਦ ਆਉਂਦੀ ਹੈ ਲੱਗਦਾ ਮੈਨੂੰ ਓਦੇ ਹੁਣ ਇਹ ਤੇ ਹੁੰਦਾ ਹੀ ਹੈ ਦੱਸ ਮਿਨ ਪੈਣ ਦਾ ਅਸੀਂ ਕਰਨਾ ਵੀ ਕਿ ਹੈ ਖਾ ਲਿਆ ਪੱਕਾ ਲਿਆ ਸੋਂ ਲਿਆ ਹੋਰ ਕਿ ਬਸ ਇਹੀ ਆ ਕੇ ਅੱਜ ਉਹਨਾਂ ਦੇ ਕਰਕੇ ਮੇਰੀ ਰੋਟੀ ਲੇਟ ਸੀ ਕਲ ਵੀ ਲੇਟ ਸੀ ਮਿਸਤੀਰੀਆਂ ਦੇ ਕਰਕੇ ਆਹੋ ਤੇ ਫੇਰ ਮਿਸਤਰੀ ਲਗੇ ਆ ਤੇ ਟੀਮ ਖਰਾਬ ਹੋ ਹੈ ਜਾਂਦਾ ਆ ਰੋਟੀਆਂ ਦਾ ਹੁਣ ਉਹਨਾਂ ਦੀ ਰੇਤਾ ਰੁਤਾ ਆਈ ਨੀ ਤੇ ਥੋੜੀ ਰੇਤਾ ਮੰਗੂਣੀ ਸੀਗੀ ਬਜਰੀ ਦਾ ਬੋਰਾ ਲਿਆ ਸੀਗਾ ਬਜਰੀ ਹੈਨੀ ਸੀ ਰੇਤਾ ਤਾ ਬਾਰ ਪਾਈ ਕਦੀ ਤੋਂ ਲਾਲੋ ਤੁਹਾਡੇ ਕੋਲੋਂ ਆਹੋ ਪਾਈ ਹੇਗੀ ਈ ਡੇਢ਼ ਕੁ ਬੋਰੀ ਹੈਗੀ ਆ ਰੈਤਾ ਦੀ ਲੈ ਜਿਯੋ ਅੱਛਾ

ਬਜਰੀ ਹੇਗੀ ਆ? ਹਾਂ ਬਜਰੀ ਵ੍ਹੇਗੀ ਆ

ਠੀਕ ਆ ਉਦਰੋ ਚੱਕ ਲੈ ਗਏ ਇਕਾਂਗੀ ਵਿੱਚ ਮੁੱਖ ਪਾਤਰ ਹੈ। ਉਸਦਾ ਵਿਆਹ ਪੰਜਾਬ ਵਿੱਚ ਸ਼ਰਨਜੀਤ ਨਾਲ ਹੋਇਆ ਸੀ। ਉਹ ਇੱਕ ਘਟੀਆ ਆਚਰਨ ਵਾਲਾ ਵਿਅਕਤੀ ਹੈ, ਝੂਠ ਬੋਲਣ ਵਾਲਾ ਅਤੇ ਮਨਮਤੀਆਂ ਕਰਨ ਵਾਲਾ ਵਿਅਕਤੀ ਹੈ। ਸ਼ਰਨਜੀਤ ਜਦੋਂ ਹਰਦੇਵ ਬਾਜਵੇ ਨੂੰ ਪੁੱਠੇ ਰਾਹ ਤੋਂ ਜਾਣ ਲਈ ਰੋਕਦੀ ਹੁੰਦੀ ਸੀ, ਤਾਂ ਉਹ ਉਲਟਾ ਸ਼ਰਨਜੀਤ ਦੇ ਆਚਰਣ ਤੇ ਦੋਸ਼ ਠਾਪਣੇ ਸ਼ੁਰੂ ਕਰ ਦਿੰਦਾ ਸੀ ਤੇ ਲੋਕਾਂ ਵਿੱਚ ਉਸ ਦੀ ਬਦਨਾਮੀ ਕਰ ਦਿੰਦਾ ਸੀ। ਜਦੋਂ ਇਹਨਾਂ ਨੂੰ ਸਾਬਤ ਕਰਨ ਲਈ ਸ਼ਰਨਜੀਤ ਨੇ ਬਾਜਵੇ ਤੋਂ ਸਬੂਤ ਮੰਗਿਆ, ਤਾਂ ਉਹ ਭਾਰਤ ਛੱਡ ਕੇ England ਜਾ ਪੁਜਿਆ ਸੀ ਤੇ ਉਥੇ ਇਕ mem ਨਾਲ ਵਿਆਹ ਕਰ ਲਿਆ, ਜਿਸਦਾ ਨਾਮ ਮਰਸੀ ਸੀ। ਤੇ ਉਸਨੇ ਮਰਸੀ ਨੂੰ ਇਹ ਦੱਸਿਆ ਕਿ ਉਸ ਦੀ ਜਿਹੜੀ ਪਹਿਲੀ ਪਤਨੀ ਸੀ, ਉਹ ਉਸ ਤੋਂ ਤਲਾਕ ਲੈ ਚੁੱਕਿਆ ਸੀ। ਇਧਰ ਸ਼ਰਨਜੀਤ ਦੇ ਇੱਕ ਲੜਕਾ ਅਹ ਲੜਕਾ ਹੋ ਚੁੱਕਿਆ ਸੀ, ਜਿਸਦਾ ਨਾਮ ਨੀਟੂ ਰੱਖਿਆ ਸੀ। ਤੇ ਉਸਨੂੰ ਹਰਦੇਵ ਦੇ ਦੂਜੇ ਵਿਆਹ ਦੀ ਜਦੋਂ ਈ ਖਬਰ ਮਿਲੀ ਤਾਂ ਉਦੋਂ ਹੀ ਉਹ ਆਪਣੇ ਦਿਉਰ ਸੁਖਦੇਵ ਤੇ ਲੜਕੇ ਨੀਟੂ ਦੇ ਨਾਲ England ਜਾ ਪਹੁੰਚੀ ਸੀ। ਉਹਨਾਂ ਦੇ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 ਕਾਨੂੰਨੀ ਤੌਰ ਤੇ ਸ਼ਰਨਜੀਤ ਉਸਦੀ ਪਤਨੀ ਹੈ। ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਨਾ ਭਾਰਤ ਵਿੱਚ ਵੀ ਜੁਰਮ ਹੈ ਤੇ England ਵਿੱਚ ਵੀ। ਤੇ ਬਾਜਵਾ ਬੜੇ ਗੁੱਸੇ ਵਿੱਚ ਆਉਂਦਾ ਹੈ ਤੇ ਸ਼ਰਨਜੀਤ ਨੂੰ ਬੁਰਾ ਭਲਾ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਸ਼ਰਨ ਭਾਵੇਂ ਜੋ ਮਰਜੀ ਕਰੇ ਪਰ ਉਹ ਉਸਨੂੰ ਆਪਣੀ ਪਤਨੀ ਨਹੀਂ ਬਣਾਏਗਾ। ਤੇ ਉਸਨੂੰ ਸਲਾਹ ਦਿੰਦਾ ਹੈ ਕਿ ਉਹ ਮਰਸੀ ਅੱਗੇ ਆਪਣਾ ਕਸੂਰ ਮੰਨ ਲਵੇ ਤੇ ਉਸ ਤੋਂ ਤਲਾਕ ਲੈ ਕੇ ਸ਼ਰਨਜੀਤ ਨੂੰ ਉਸਦਾ ਹੱਕ ਦੇਵੇ ਪਰ ਬਾਜਵਾ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਉਸ ਨਾਲ ਮਜਬੂਰੀ ਵਿੱਚ ਸ਼ਾਦੀ ਕੀਤੀ ਸੀ ਤੇ ਹੁਣ ਉਹ ਉਸਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ। ਉਹ ਕਹਿੰਦਾ ਹੈ ਕਿ ਕਿਸੇ ਕਾਨੂੰਨ, ਪਾਬੰਦੀ ਜਾਂ ਸਦਾਚਾਰ ਦੇ ਨਿਯਮ ਅਧੀਨ ਉਸਦਾ ਸ਼ਰਨਜੀਤ ਨਾਲ ਸਮਝੌਤਾ ਨਹੀਂ ਹੋ ਸਕਦਾ। ਉਹ ਕਹਿੰਦਾ ਹੈ ਕਿ ਉਸਨੂੰ ਕਤਲ ਕਰਨਾ ਤੇ ਕੈਦ ਹੋਣਾ ਮਨਜ਼ੂਰ ਹੈ ਪਰ ਸ਼ਰਨਜੀਤ ਦੀ ਸ਼ਕਲ ਦੇਖਣੀ ਮਨਜ਼ੂਰ ਨਹੀਂ। ਉਹ pistol ਕੱਢ ਕੇ ਜੇਬ ਵਿੱਚ ਪਾ ਲੈਂਦਾ ਹੈ। ਢਿੱਲੋਂ ਦੇ ਜਾਣ ਮਗਰੋਂ ਬਾਜਵਾ pistol ਕੱਢ ਕੇ ਮੱਥੇ ਤੇ ਰੱਖਦਾ ਹੈ ਪਰ ਉਸਦਾ ਗੁਆਂਢੀ ਦੋਸਤ ਹਕੂਮਤ ਰਾਏ ਆ ਕੇ ਉਸ ਪਾਸੋਂ pistol ਖੋਹ ਲੈਂਦਾ ਹੈ ਤੇ ਮੇਜ ਦੀ ਦਰਾਜ ਵਿੱਚ ਰੱਖ ਕੇ ਅੱਗੇ ਖਲੋ ਜਾਂਦਾ ਹੈ।